ਇੱਕ ਕਵਿਤਾ ਹੈ ਜਿਸਤੋਂ ਮੈਂ ਬਹੁਤ ਪ੍ਰਭਾਵਿਤ ਹਾਂ, ਜਿਸ ਤੋਂ ਜੀਵਨ ਦੀ ਰਹੇ ਕੁਟੀਆ ਆਬਾਦ, ਅਜਿਹੇ ਇੱਕ ਮਿਹਮਾਨ ਦੀ ਕੋਸ਼ਿਸ਼ ਚ ਹਾਂ, ਹਰ ਸਮੇਂ ਦੇ ਨਾਲ ਵੱਧਦੀ ਜ਼ਿੰਦਗੀ ਆਖੇ ਨਵ ਸਮਾਨ ਦੀ ਕੋਸ਼ਿਸ਼ ਚ ਹਾਂ ਇਸ ਵਿੱਚ ਇਹ ਜੋ ਕਵਿਤਾ ਹੈ ਇਹ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਇਹਦੇ ਵਿੱਚ ਦੱਸਿਆ ਹੈ ਕਿ ਕੁਟੀਆ ਚ ਰਹਿਣ ਵਾਲਾ ਜਿਹੜਾ ਜਿਹੜੀ ਆਬਾਦੀ ਸੀ ਉਸ time ਤੇ ਕਿੰਨੀ ਵਧੀਆ ਔਰ ਕਿੰਨੀ ਕਿੰਨੀ ਜ਼ਿਆਦਾ ਸੁੱਧ ਸੀ ਜੋ ਦੇਖਿਆ ਜਾਵੇ ਕਿ ਉਹ ਲੋਕ ਜੋ ਥੇ ਕਿੰਨੀ ਸੁੱਧਤਾ ਨਾਲ ਰਹਿੰਦੇ ਥੇ ਚਾਹੇ ਉਹ ਇੱਕ ਕੁਟੀਆ ਚ ਰਹਿੰਦੇ ਥੇ ਤੇ ਇੱਕ ਕਹਿੰਦੇ ਹੁੰਦੇ ਆ ਅਨਪੜ੍ਹ ਸੀਗੇ ਉਸ time ਦੇ ਲੋਕ, ਪਰ ਉਹਨਾਂ ਦੀ ਅਨਪੜ੍ਹਤਾ ਵਿੱਚ ਵੀ ਕਿੰਨੀ ਸਮਝਦਾਰੀ ਸੀ ਕਿ ਹਰੇਕ person ਨੂੰ ਹਰੇਕ ਜੋ ਚੀਜ਼ ਹੈ ਉਹਨੂੰ ਕਿੰਨੇ ਵਧੀਆ ਤਰੀਕੇ ਨਾਲ ਉਹ ਕਰਨਾ ਜਾਣਦੇ ਸੀ ਕਿ ਕੋਈ ਵੀ ਮੁਸੀਬਤ ਆਉਂਦੀ ਤਾਂ ਉਹਨੂੰ ਕਿੱਦਾਂ ਹੱਲ ਕਰ ਸਕਦੇ ਸੀ, ਜਿੱਦਾਂ ਹੁਣ ਦੇ time ਚ ਅਸੀਂ ਲੋਕ ਡਰ ਜਾਂਦੇ ਕਿਸੇ ਵੀ ਚੀਜ਼ ਨੂੰ ਲੈ ਕੇ ਛੇਤੀ ਪਰ ਉਸ Time ਦੇ ਵਿੱਚ ਇੰਨਾ ਜ਼ਿਆਦਾ ਲੋਕ ਉਹ ਕਰਦੇ ਨੀ ਸੀ, ਉਹ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਅਹ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਅਸੀਂ ਇਸ ਚੀਜ਼ ਤੋਂ ਕਿੰਨਾ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲ ਸਕੀਏ, ਉਹਦੇ ਰਸਤੇ ਲੱਭਣ ਦੀ ਕੋਸ਼ਿਸ਼ ਕਰਦੇ ਸੀ, ਪਹਿਲੀ ਗੱਲ ਤਾਂ ਉਹ ਇਹਨਾਂ ਚੀਜ਼ਾਂ ਵਿੱਚ ਫਸਦੇ ਬਹੁਤ ਘੱਟ ਸੀਗੇ ਤੇ ਕਿਆ ਹੈ ਕਿ ਇਹਦੇ ਵਿੱਚ ਜਿਹੜਾ ਇਹ ਨਾ ਕਿ ਮੈਂ ਇਹਦੇੇ ਵਿੱਚ ਕਹਿੰਦੇ ਵੇ ਕਿ ਮੈਂ ਇੱਕ ਅਜਿਹੇ ਮਿਹਮਾਨ ਨੂੰ ਲੱਭ ਰਿਹਾ ਹਾਂ ਜਿਸਦੀ ਪ੍ਰਾਪਤੀ ਨਾਲ ਜੀਵਨ ਦੀ ਕੁਟੀਆ ਸਦਾ ਆਬਾਦ ਰਹੇ ਮੈਂ ਦੇਖਦਾ ਹਾਂ ਕਿ ਸਮੇਂ ਦੀ ਹਰ ਇਕਾਈ

ਕਿੰਨਾ ਵਧੀਆ ਕਹਿ ਰਿਹਾ ਉਹ ਕਿ ਇਹ ਅਸੀਂ ਤੁਹਾਡੀ ਕਿੰਨੇ ਤੁਹਾਡੇ ਕਦਰਦਾਨ ਹੈ ਠੀਕ ਹੈ ਉਸ time ਦੇ ਵਿੱਚ ਉਸ ਜਿਹੜਾ ਸਮਾਂ ਸੀਗਾ ਲੋਕੀ ਕਦਰ ਕਰਦੇ ਸੀਗੇ ਇੱਕ ਦੂਜੇ ਦੀ ਇੱਕ ਦੂਜੇ ਨੂੰ ਪੂਰਾ ਸਮਾਨ ਦਿੰਦੇ ਸੀ। ਨਾ ਕਿ ਕੋਈ ਇਹ ਸੋਚਦਾ ਸੀਗਾ ਕਿ ਕੋਈ ਵੱਡਾ ਜਾਂ ਛੋਟਾ ਹੈ ਉਹਨੂੰ ਛੋਟਾ ਕਿੱਦਾਂ ਦਿਖਾਇਆ ਜਾਵੇ ਹੈਂ, ਉਹ ਪਰ ਇਹ ਸੋਚਦੇ ਉਹ ਇਹ ਸੋਚਦੇ ਸੀਗੇ ਕਿ ਉਸ time ਜੋ ਸੀਗਾ ਨਾ ਕਿ ਕੋਈ ਵੀ ਛੋਟਾ ਜਾਂ ਵੱਡਾ ਨੀ ਸੀਗਾ ਸਾਰੇ ਬਰਾਬਰ ਸੀਗੇ, ਸਕੂਲ ਇੱਕੋ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਕੋਈ ਅਲੱਗ ਅਲੱਗ ਸਕੂਲ ਚ ਨੀ ਪੜ੍ਹਦੇ ਸੀ, ਸਾਰੇੇ ਇਕੱਠੇ ਪੜ੍ਹਦੇ ਸੀ, ਤੇ ਹੁਣ ਜੋ ਹੈ ਸਕੂਲ ਵੱਖ ਵੱਖ ਹੋ ਗਏ ਤੇ ਸਕੂਲਾਂ ਦੇ ਕਰਕੇ ਲੋਕਾਂ ਵਿੱਚ ਵੀ ਵਿਤਕਰਾ ਆ ਗਿਆ। ਉਹ ਕਹਿੰਦੇ ਤੂੰ ਵੱਡਾ ਹੈ ਮੈਂ ਇੱਥੇ ਪੜ੍ਹੀ, ਵਧੀਆ ਸਕੂਲ ਚ ਪੜ੍ਹਦਾ ਹਾਂ ਮੇਰੇ ਸਕੂਲ ਦੀ ਫ਼ੀਸ ਇੰਨੀ ਹੈ ਬਸ ਇਹੀ ਚੀਜ਼ਾਂ ਲੈ ਲੈ ਕੇ ਅੱਜ ਕੱਲ੍ਹ ਹਰੇਕ ਚੀਜ਼ ਚ ਜੋ ਹੋਇਆ ਨਾ ਉਹ ਸੋਸੇਬਾਜ਼ੀ ਰਹਿ ਗਈ ਕਿ ਕਿਆ ਦਿਖਾਵਾ ਰਹਿ ਗਿਆ। ਕਿ ਤੇਰੇ ਕੋਲ ਕਿੰਨਾ ਹੈ ਹੈਂ ਜੇ ਵਿਆਹ ਵੀ ਕਰਨਾ ਹੈ ਤਾਂ ਲੋਕੀ ਇਹ ਨੀ ਸੋਚਦੇ ਕਿ ਕੁੜੀ ਨੂੰ ਕੁਛ ਦੇ ਕੇ ਜਾਈਏ ਜਾਂ ਫਿਰ ਮੁੰਡੇ ਦਾ ਵਧੀਆ ਕਰੀਏ ਕਿ ਉਹਦੇ ਨਾਂ ਤੇ ਨਾ ਉਹ ਇਹ ਸੋਚਦੇ ਹੈ ਕਿ ਅਸੀਂ ਵਿਆਹ ਏਦਾਂ ਦਾ ਕਰੀਏ ਕਿ ਲੋਕ ਖ਼ੁਸ਼ ਹੋਣ ਮਤਲਬ ਵੀ ਉਹ ਹੁਣ ਅੱਜ ਦੇ time ਚ ਇੱਜ਼ਤਾਂ ਜਾਂ ਕੁਛ ਵੀ ਇੱਕ ਦੂਜੇ ਨੂੰ ਇੱਕ ਦੂਜੇ ਦੀ ਕਦਰ ਕਰਨਾ ਇਹ ਨੀ ਮੰਨਿਆ ਜਾਂਦਾ। ਇਹ ਚੀਜ਼ ਮੰਨੀ ਜਾਂਦੀ ਕਿ ਅਸੀਂ ਕਿੱਦਾਂ ਲੋਕਾਂ ਨੂੰ ਦਿਖਾਈਏ ਕਿ ਸਾਡੇ ਕੋਲ ਕੀ ਹੈ, ਤਾਂ ਕਿ ਉਹ ਖ਼ੁਸ਼ ਹੋਣ ਤੇ ਸਾਡੇ ਵੱਲ ਨੂੰ ਕਹਿਣ ਵੀ ਨਹੀਂ ਨਹੀਂ ਇਹਦਾ ਵਿਆਹ ਜਿਹੜਾ ਸੀਗਾ ਜਾਂ ਜਿਹੜਾ ਇਹਨੇ ਉਹ ਕੀਤਾ ਆਪਣਾ ਜਨਮ ਦਿਨ ਕੀਤਾ ਉਹ ਬੜਾ ਵਧੀਆ ਕੀਤਾ।

ਤਾਂ ਇਹ ਹੋਸਲਾ ਹੋਣਾ ਚਾਹੀਦਾ ਇਕੱਲੇ ਜਾਣ ਦਾ ਕਿਉਂਕਿ ਜੇ ਤੁਸੀਂ ਇਕੱਲੇ ਹੈ ਨਾ ਉਹ ਕੱਲ੍ਹ ਨੂੰ ਦਿਖਦਾ ਪਿਆ ਕਿ ਤੁਸੀਂ ਇਕੱਲੇ ਹੈ ਤੇ ਤੁਹਾਨੂੰ ਅੱਗੇ ਜਾ ਕੇ ਸਫ਼ਲਤਾ ਮਿਲੇਗੀ, ਤੇ ਤੁਹਾਡੇ ਵੱਲ ਨੂੰ ਭੀੜ ਨੇ ਆਪਣੇ ਆਪ ਰੁੱਖ ਕਰ ਲੈਣਾ। ਤੁਹਾਨੂੰ ਭੀੜ ਦਾ ਹਿੱਸਾ ਬਣਨੇ ਦੀ ਜਾਂ ਭੀੜ ਦੇ ਵਿੱਚ ਜਾਣ ਦੀ ਕੋਈ ਜ਼ਰੂਰਤ ਨੀ ਕਿਉਂਕਿ ਭੀੜ ਦਾ ਕਿਆ ਹੈ ਭੀੜ ਤਾਂ ਹਰ ਥਾਂ ਤੇ ਹੈ ਜਿੱਥੇ ਤੁਸੀਂ ਕਹੋਂਗੇ ਉੱਥੇ ਮਾੜੀ ਜਿਹੀ ਵੀ ਹੈ ਉਹ ਕੀ ਹੈ ਯਾਰ ਮੈਨੂੰ ਨਾ ਆਹ ਏਦਾਂ ਕਰਨ ਲੱਗਾ ਸੀਗਾ ਤੇ ਕੰਮ ਵਿੱਚ ਨਾ ਮੈਨੂੰ ਇੰਨੀ ਸਫ਼ਲਤਾ ਮਿਲ ਗਈ, ਮੈਨੂੰ ਏਦਾਂ ਮਿਲ ਗਈ, ਉਹਨਾਂ ਨੇ ਪੁੱਛਣਾ ਉਹਨੇ ਕਹਿਣਾ ਅੱਛਾ, ਤੈਨੂੰ ਇੰਨੇ ਪੈਸੇ ਮਿਲ ਗਏ ਉਹਨਾਂ ਨੇ ਉੱਧਰ ਨੂੰ ਹੋ ਜਾਣਾ। ਉਹਨੇ ਇਹ ਨੀ ਸੋਚਣਾ ਕਿ ਉੱਧਰ ਨੂੰ ਜਾਣ ਲੱਗਾ ਕਿ ਉਹਨੂੰ ਇੰਨੀ ਛੇਤੀ ਇਹ ਸਾਰੀ ਮਿਲਿਆ ਕਰਦੀ ਸਫ਼ਲਤਾ ਮਿਲਿਆ ਕਰਦੀ, ਇਹਦਾ ਮਤਲਬ ਕੁਛ ਤਾਂ ਹੋਣਾ ਹੀ ਆਂ ਉੱਧਰ ਮਤਲਬ ਵੀ ਸੋਚਣ ਦੀ ਕੋਸ਼ਿਸ਼ ਅੱਜ ਕੱਲ੍ਹ ਸੋਚ ਸ਼ਕਤੀ ਜਿਹੜੀ ਹੈ ਨਾ ਸਾਡੀ ਘੱਟ ਹੋਈ ਜਾ ਰਹੀ। ਸਾਨੂੰ ਇਹ ਹੈ ਵੀ ਸਾਨੂੰ ਵਿਹਲੇ ਬੈਠਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਚੀਜ਼ ਮਿਲ ਜਾਵੇ, ਅਸੀਂ ਕੋਸ਼ਿਸ਼ ਨੀ ਕਰਨਾ ਚਾਹੁੰਦੇ, ਜੋ ਕਿ ਗ਼ਲਤ ਹੈ, ਸਾਨੂੰ ਕਰਨੀ ਚਾਹੀਦੀ ਕੋਸ਼ਿਸ਼ ਕਿਉਂਕਿ ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਅਸੀਂ ਕੱਲ੍ਹ ਨੂੰ ਕਿਤੇ ਨਾ ਕਿਤੇ ਪੁੱਜ ਹੀ ਜਾਵਾਂਗੇ ਨਾ। ਠੀਕ ਹੈ ਉੱਥੇ ਪੁੱਜਣ ਨੂੰ ਸਾਨੂੰ ਉਹ ਥੋੜ੍ਹਾ time ਲੱਗੇਗਾ, ਠੀਕ ਕਿਉਂਕਿ ਕਹਿੰਦੇ ਹੁੰਦੇ ਨਾ ਕਿ ਕੋਈ ਵੀ ਚੀਜ਼ ਕੋਈ ਵੀ ਚੀਜ਼ ਜੋ ਹੈ ਨਾ ਸਾਨੂੰ ਦੇਰੀ ਨਾਲ ਮਿਲੇ ਜਾਂ ਫਿਰ ਸਮੇਂ ਦੇ ਨਾਲ ਮਿਲੇ ਉਹ ਵਧੀਆ ਹੁੰਦੀ, ਹੁਣ ਤੁਸੀਂ ਘਰ ਹੀ ਲੈ ਲਓ, ਜਿਹੜੀ ਛੱਤ ਥੱਲੇ ਅਸੀਂ ਰਹਿੰਦੇ ਹਾਂ, ਉਹ ਜਿਹੜੀ ਹੈ ਉਹਨੂੰ ਪਾਉਣ ਨੂੰ ਕਿੰਨਾ time ਲੱਗਦਾ ਠੀਕ ਹੈ ਪਰ ਬਹੁਤ time ਲੱਗਦਾ ਬਹੁਤ time ਤੋਂ ਬਾਅਦ ਉਹ ਸਾਨੂੰ ਚੀਜ਼ ਮਿਲਦੀ ਹੈ ਪਰ ਅਸੀਂ ਕਿੰਨੇ ਜੀਅ ਰਹਿੰਦੇ ਉੱਥੇ ਸਾਡੀ ਕਿੰਨੀਆਂ ਪੀੜ੍ਹੀਆਂ ਉਸ ਘਰ ਦੇ ਵਿੱਚ ਰਹਿੰਦੀਆਂ ਤੇ ਅੱਗੇ ਉਹਨਾਂ ਦਾ ਹੁੰਦਾ ਤਾਂ ਜੇ ਉਹਦੀ ਨੀਂਹ ਪੱਕੀ ਹੋਵੇ ਤਾਂ ਸਾਡੀਆਂ ਮੈਂ ਕਹਿੰਦੀ ਦੋ, ਤਿੰਨ, ਚਾਰ ਕਿੰਨੀਆਂ ਪੀੜ੍ਹੀਆਂ ਰਹਿ ਸਕਦੀਆਂ ਚੱਜ ਨਾਲ, ਪਰ ਜੇ ਸਾਡੀ ਨੀਂਹ ਉਹਦੀ ਪੱਕੀ ਨੀ ਹੈ ਤਾਂ ਉਹ ਮਾੜੀ ਜਿਹੀ ਹਨੇਰੀ ਨੇ ਵੀ ਉਹ ਢਾਹ ਦੇਣਾ, ਉਸ ਘਰ ਨੂੰ ਤਾਂ ਕਰਕੇ ਕਹਿਣ ਦਾ ਮਤਲਬ ਹੈ ਕਿ ਜੋ ਵੀ ਤੁਸੀਂ ਕਰੋ ਪੱਕੇ ਤਰੀਕੇ ਨਾਲ ਕਰੋ ਠੀਕ ਹੈ ਉਸ ਚੀ ਚੀਜ਼ ਨੂੰ ਥੋੜ੍ਹਾ ਸਮਾਂ ਲੱਗੇਗਾ, ਵੱਧਣ ਨੂੰ ਫੁੱਲਣ ਨੂੰ, ਤੁਹਾਨੂੰ ਬਹੁਤ ਕੁਛ ਉਹ ਵੀ ਮਿਲੇਗਾ ਕੁਛ ਨਾ ਕੁਛ ਬੁਰਾ ਵੀ ਸੋਚਣ ਨੂੰ ਮਿਲੇਗਾ ਪਰ ਇਹ ਹੈ ਕਿ ਚੰਗਾ ਹੋਏਗਾ ਜੋ ਵੀ ਹੋਏਗਾ ਵੀ ਤੁਸੀਂ ਥੋੜ੍ਹਾ time ਥੋੜ੍ਹਾ ਉਹ ਥੋੜ੍ਹਾ ਹਰੇਕ ਚੀਜ਼ ਨੂੰ ਥੋੜ੍ਹਾ ਜਿਹਾ ਸਮਾਂ ਦੇਣ ਦੀ ਕੋਸ਼ਿਸ਼ ਕਰੋ, ਸਮਾਂ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਬਲਵਾਨ ਹੈ ਉਹ ਸਾਨੂੰ ਏਦਾਂ ਦੀ ਚੀਜ਼ ਦਿੰਦਾ ਪਿਆ ਜਾਂ ਸਾਨੂੰ ਏਦਾਂ ਦੀ ਚੀਜ਼ ਅੱਗੇ ਉਹਨੇ ਦੇਣੀ ਹੈ ਜੋ ਕਿ ਅਸੀਂ ਸੋਚੀ ਨੀ ਹੈ। ਤਾਂ ਕਰਕੇ ਇੱਕ ਹੋਰ ਸੀਗੀ, ਇੱਕ ਹੋਰ ਨਾ ਨਵੀਂ ਇੱਕ ਕਵਿਤਾ ਹੈ ਉਹਦੀਆਂ ਵੀ ਦੋ ਲਾਇਨਾਂ ਹੈ ਇਹ ਹੈਗੀ ਦੋ ਪਿੱਪਲ ਦੇ ਪੱਤੇ, ਕਹਿੰਦੇ ਦੋ ਪਿੱਪਲ ਦੇ ਪੱਤੇ ਤੋੜੇ, ਹੋਰ ਤੋੜ ਕੇ ਪ੍ਰੋਤੇ, ਸਿਰ ਤੇ ਬੱਧੇ ਰਿਸ਼ੀ ਵਿਆਸ, ਸੁਰਤੀ ਖਾਏ ਸੁਰਗਾਂ ਵਿੱਚ ਗੋਤੇ, ਦਿਲ ਦੀਆਂ ਪੀਆ ਮਿਲਣ ਦੀ ਆਸ। ਤੁਰ ਪਏ ਨਾਲ ਓਹ ਵੀ, ਤਰ ਗਏ ਗਿਆਨ ਸਮੁੰਦਰ ਸੱਤੇ, ਜੁੱਗ ਜੁੱਗ ਜੀਉਣ ਪਿੱਪਲ ਦੇ ਪੱਤੇ ਇਹ ਦੇਖੋ ਹੁਣ ਇਹ ਕਿੰਨੀ ਵਧੀਆ ਹੈ ਕਿ ਦੋ ਪਿੱਪਲ ਦੇ ਪੱਤੇ, ਪਿੱਪਲ ਦਾ ਪਤਾ ਹੀ ਹੈ ਨਾ ਤੁਹਾਨੂੰ ਪਿੱਪਲ ਇੱਕ ਅਜਿਹਾ ਬੂਟਾ ਹੈ ਜਾਂ ਰੁੱਖ ਹੈ ਕਹਿ ਲਓ, ਜੋ ਕਿ ਸਾਨੂੰ ਆਕਸੀਜਨ ਦੇਖੋ ਸਾਰੇ ਜਿਹੜੇ ਦਰਖਤ ਹੈ ਸਾਨੂੰ ਆਕਸੀਜਨ ਦਿੰਦੇ ਹੈ, ਇੰਨਾ ਤਾਂ ਸਾਰਿਆਂ ਨੂੰ ਪਤਾ ਹੈ ਪਰ ਪਿੱਪਲ ਇੱਕ ਅਜਿਹਾ ਦਰਖਤ ਹੈ ਜੋ ਸਾਨੂੰ ਦਿਨੇ ਨੀ ਸਾਨੂੰ ਰਾਤ ਨੂੰ ਵੀ ਉਹ ਦਿੰਦਾ ਆਕਸੀਜਨ ਦਿੰਦਾ ਇਹ ਰਾਤ ਨੂੰ ਵੀ ਸਾਨੂੰ ਬਚਾਉਂਦਾ ਹੈ, ਜੇ ਸਮਝੋ ਏਦਾਂ ਦਾ ਕੋਈ ਦਰਖਤ ਨਾ ਹੋ ਜੋ ਸਾਨੂੰ ਰਾਤ ਨੂੰ ਦੇਣ, ਸਾਨੂੰ ਸਾਨੂੰ ਕਿੰਨੀ ਜ਼ਿਆਦਾ ਘਬਰਾਹਟ ਹੋਵੇ, ਹੁੰਦੀ ਹੈ ਨਾ ਸਾਨੂੰ। ਪੱਕੇ ਪੱਕੇ ਘਰਾਂ ਦੇ ਵਿੱਚ ਰਹਿ ਕੇ ਅਸੀਂ ਜਿੱਥੇ ਦੇ ਬੂਟੇ ਸਾਰੇ ਉਜਾੜ ਦਿੱਤੇ ਤੇ ਸਾਨੂੰ ਅੰਦਰ ਰਹਿ ਕੇ ਕਿੰਨੀ ਘੁਟਣ ਜਿਹੀ ਹੁੰਦੀ ਵੀ ਕਿੰਨੀ ਗਰਮੀ ਲੱਗੇ, ਗਰਮੀ ਤਾਂ ਆਪੇ ਹੀ ਲੱਗਣੀ ਜਦੋਂ ਅਸੀਂ ਰੁੱਖ ਜਿਹੜੇ ਹੈ ਜੋ ਸਾਨੂੰ ਛਾਵਾਂ ਦਿੰਦੇ, ਅਸੀਂ ਉਹਨਾਂ ਨੂੰ ਵੱਢ ਦਿੱਤਾ ਤਾਂ ਸਾਨੂੰ ਗਰਮੀ ਤਾਂ ਲੱਗਣੀ ਹੈ ਹੁਣ, ਅਸੀਂ ਪ੍ਰਮਾਤਮਾ ਦੇ ਦਿੱਤੇ ਵੀ ਸਾਰੀਆਂ ਚੀਜ਼ਾਂ ਦਾ ਖਿਲਵਾੜ ਕਰਿਆ ਕਰਦੇ ਤਾਂ ਹੁਣ ਅਸੀਂ ਕਿਆ ਸੋਚਦੇ ਕਿ ਪ੍ਰਮਾਤਮਾ ਨੀ ਉਹ ਕਰੇਗਾ ਉਹ ਕਰਦੇ ਪਏ ਆ ਉਹ ਕਿਉਂਕਿ ਜੋ ਅਸੀਂ ਕੀਤਾ ਹੈ ਜੋ ਅਸੀਂ ਬੀਜਿਆ ਹੈ ਉਹ ਸਾਨੂੰ ਕੱਟਣਾ ਵੀ ਪੈਣਾ ਹੀ ਹੈ, ਉਹੀ ਇਹਦੇ ਵਿੱਚ ਕਵੀ ਕਹਿੰਦਾ ਪਿਆ ਕਿ ਵੇਦਾਂ ਦਾ ਜਿਹੜਾ ਸੰਕਲਪ ਕਰਨ ਵਾਲੇ ਰਿਸ਼ੀ ਵਿਆਸ ਨੇ ਪਿੱਪਲ ਦੇ ਦੋ ਪੱਤੇ ਤੋੜ ਕੇ ਤੇ ਫਿਰ ਕੁੱਝ ਹੋਰ ਪੱਤੇ ਤੋੜ ਕੇ ਅਤੇ ਉਹਨਾਂ ਨੂੰ ਦੇਵਤਾਵਾਂ ਦਾ ਰੂਪ ਜਾਣ ਕੇ ਆਪਣੇ ਸਿਰ ਉੱਤੇ ਬੰਨ੍ਹ ਲਿਆ ਇਸ ਵਿੱਚ ਉਸਦੀ ਜਿਹੜੀ ਸੂਰਤੀ ਸੀਗੀ ਉਹ ਸਵਰਗਾਂ ਵਿੱਚ ਪਹੁੰਚ ਗਈ ਕਿਉਂਕਿ ਉਸਦੇ ਦਿਲਾਂ ਵਿੱਚ ਪ੍ਰਭੂ ਪਤੀ ਨੂੰ ਮਿਲਣ ਦੀ ਆਸ ਸੀ, ਆਪਣੀ ਸੁਰਤ ਦੇ ਨਾਲ ਉਹ ਆਪ ਵੀ ਉਹਨਾਂ ਦੇ ਦਿਮਾਗ ਵਿੱਚ ਉਛਲ ਰਹੇ ਗਿਆਨ ਦੇ ਸਮੁੰਦਰ ਸਮੁੰਦਰ ਸਵਰਗਾਂ ਵਿੱਚ ਚਲੇ ਗਏ, ਰਿਸ਼ੀ ਵੇਦ ਵਿਆਸ ਨੂੰ ਸਵਰਗਾਂ ਦੀਆਂ ਪ੍ਰੀਤਾਂ ਪ੍ਰਭੂ ਨਾਲ ਮਿਲਣ ਵਾਲੇ ਪੱਤੇ, ਪਿੱਪਲ ਦੇ ਪੱਤੇ ਜੁਗ ਜੁਗ ਅਮਰ ਰਹਿਣ ਇਹ ਕਹਿੰਦੇ ਸੀ ਉਹ ਦੇਖੋ ਅਸੀਂ ਕਹਿੰਦੇ ਸਵਰਗ ਇਹ ਹੈ ਕਿਆ ਹੈ ਜਿਹੜਾ ਸਵਰਗ ਸਭ ਇੱਥੇ ਹੀ ਹੈ ਜੇ ਤਾਂ ਚੰਗੇ ਕਰਮ ਕਰਾਂਗੇ ਠੀਕ ਹੈ ਤਾਂ ਸਾਨੂੰ ਸਵਰਗ ਮਿਲੇਗਾ, ਸਵਰਗ ਮਤਲਬ ਸਾਨੂੰ ਮਿਲਣੀ ਹੋਵੇ ਸਾਨੂੰ ਕੀ ਪਤਾ ਅਗਲਾ ਜਨਮ ਕੀ ਹੈ ਕਿੱਦਾਂ ਹੈ ਕਿੱਦਾਂ ਦਾ ਨਹੀਂ ਹੈ, ਤਦੇ ਅਸੀਂ ਕਹਿੰਦੇ ਹੁੰਦੇ ਆ ਚੰਗੇ ਕਰਮ ਕਰਾਂਗੇ ਤਾਂ ਇੱਥੇ ਸਾਨੂੰ ਖ਼ੁਸ਼ੀ ਮਿਲੇਗੀ ਜੋ ਅਸੀਂ ਚਾਹੁੰਦੇ ਆ, ਉਹ ਸਾਨੂੰ ਮਿਲੇਗਾ, ਸਾਡੇ ਵਾਸਤੇ ਇਹੀ ਸਵਰਗ ਹੈ। ਤੇ ਜੇ ਅਸੀਂ ਬੁਰੇ ਕਰਮ ਕਰਾਂਗੇ ਤਾਂ ਕਿਤੇ ਨਾ ਕਿਤੇ ਅਸੀਂ ਵੀ ਦੁਖੀ ਹੋਵਾਂਗੇ, ਸਾਡੇ ਹੋਰ ਆਉਣੇ ਵਾਲੇ ਕੋਈ ਦੁਖੀ ਉਹਨਾਂ ਨੂੰ ਦੁਖੀ ਦੇਖ ਕੇ ਸਾਨੂੰ ਵੀ ਦੁਖ ਭੋਗਣਾ ਪੈਣਾ, ਕਈ ਵਾਰੀ ਏਦਾਂ ਹੁੰਦਾ ਨਾ ਅਸੀਂ ਕਹਿੰਦੇ ਬਜ਼ੁਰਗਾਂ ਨੂੰ ਉਰੇ ਬੱਚੇ ਛੱਡ ਗਏ, ਪਤਾ ਨੀ ਉਹਨਾਂ ਨੇ ਕਿਹੜੇ ਕਰਮ ਕੀਤੇ ਕਿਆ ਪਤਾ ਉਹ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਗਏ ਹੋਣ ਠੀਕ ਹੈ ਉਹਨਾਂ ਨੇ ਬਜ਼ੁਰਗਾਂ ਦੇ ਮੂੰਹ ਤੇ ਕੁਛ ਨੀ ਬੋਲਿਆ ਤਾਂ ਫਿਰ ਏਦਾਂ, ਜਦੋਂ ਕਹਿੰਦੇ ਹੁੰਦੇ ਨਾ ਕਿਸੇ ਦੀ ਮੂੰਹ ਤੋਂ ਬਦਅਸ਼ੀਸ਼ ਲਓ, ਕਿਤੇ ਨਾ ਕਿਤੇ ਲੱਗ ਜਾਂਦੀ ਹੈ। ਤੇ ਸਾਨੂੰ ਨੀ ਪਤਾ ਕਿ ਕਿਹੜੇ ਕਰਮ ਹੈ ਕਿਆ ਹੈ ਜੇ ਸਾਡੇ ਨਾਲ ਕੁਛ ਦੁੱਖ ਹੋ ਰਿਹਾ ਜਾਂ ਸਾਡੇ ਨਾਲ ਕੁਛ ਗ਼ਲਤ ਹੋ ਰਿਹਾ ਤਾਂ ਉਹਦੇ ਵਿੱਚ ਕਿਆ problem ਹੈ ਉਹਦੇ ਵਿੱਚ ਕਿਆ ਏਦਾਂ ਦੇ ਕਰਮ ਕੀਤੇ ਹੋਏ ਆ ਅਸੀਂ ਵੀ ਸਾਨੂੰ ਇਹ ਚੀਜ਼ ਮਿਲ ਰਹੀ, ਤਾਂ ਜੋ ਵੀ ਅਸੀਂ ਕੀਤਾ ਹੈ ਨਾ ਉਹੀ ਸਾਨੂੰ ਭੁਗਤਣਾ ਪੈਣਾ ਕੋਈ ਸਾਨੂੰ ਬਾਹਰ ਤੋਂ ਕੋਈ ਦੂਜਾ ਬੰਦਾ ਨੀ ਸਾਨੂੰ ਕੁਛ ਵੀ ਦੇਣ ਆ ਰਿਹਾ, ਜੇ ਸੋਚਣ ਵਾਲੀ ਗੱਲ ਹੋਵੇ ਤਿਵੇਂ ਇਹਦੇ ਵਿੱਚ ਇਹੀ ਗੱਲ ਨਾ ਉਹ ਕਹਿੰਦਾ ਪਿਆ। ਜਿਹੜਾ ਪ੍ਰੀਤਮ ਸਿੰਘ ਸਫ਼ੀਰ ਹੈ ਉਹ ਇੱਕ ਕਵੀ ਹੈ ਉਹ ਉਹਨੇ ਇਹ ਗੱਲਾਂ ਕਹੀਆਂ ਸੀ ਬਾਕੀ ਹੈ ਤਾਂ ਸਭ ਇੱਥੇ ਹੀ ਹੈ, ਜੋ ਵੀ ਹੈ ਨਾ ਹੈ ਤਾਂ ਇੱਥੇ ਹੀ ਹੈ।

ਸਤਿ ਸ਼੍ਰੀ ਅਕਾਲ ਗੁਰੂ ਨਾਨਕ ਦੇਵ ਜੀ ਦਾ ਮੈਂ ਅੱਗੇ ਉਹਨਾ ਦੀ ਉਦਾਸੀਆਂ ਅਤੇ ਪ੍ਰਮੁੱਖ ਘਟਨਾਵਾਂ ਦੱਸਣ ਜਾ ਰਿਹਾ ਹਾਂ। ਇਸ ਗੁਰੂ ਗਰੀਬ ਤਰਖਾਣ ਭਾਈ ਲਾਲੋ ਜੀ ਦੇ ਘਰ ਠਹਿਰੇ। ਉਹਨਾ ਦੇ ਅਮੀਰ ਮਲਿਕ ਭਾਗੋ ਦੀ ਗੁਰੂ ਦੀ ਆਪਣੀ ਹਵੇਲੀ ਵਿੱਚ ਠਹਿਰਨ ਅਤੇ ਪਹੁੰਚੇ। ਪਹੁੰਚੇ ਤਾਂ ਭੋਜਨ ਵਿੱਚ ਠਹਿਰਨ ਅਤੇ ਭੋਜਨ ਦਾ ਬੁਲਾਵਾ ਭੇਜਿਆ ਪਰ ਗੁ੍ਰੂ ਜੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਮਲਿਕ ਭਾਗੋ ਗਰੀਬਾਂ ਦਾ ਖੂਨ ਚੂਸ ਕੇ ਦੌਲਤ ਪੁਗਾਈ ਸੀ ਜਦਕਿ ਭਾਈ ਲਾਲੋ ਦੀ ਕਮਾਈ ਮਿਹਨਤ ਅਤੇ ਇਮਾਨਦਾਰੀ ਦੀ ਸੀ। ਇਸ ਪ੍ਰਕਾਰ ਗੁਰੂ ਜੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਹੱਕ ਅਤੇ ਮਿਹਨਤ ਦੀ ਸੀਰਤ ਚਾਹੀਦੀ ਹੈ। ਹਰਿਦੁਆਰ ਆਪਣੀ ਯਾਤਰਾ ਦੌਰਾਨ ਗੁਰੂ ਜੀ ਨੇ ਜਦੋਂ ਹਰਿਦੁਆਰ ਪਹੁੰਚੇ, ਉੱਥੇ ਲੋਕ ਕਮਲ ਕਾਂਡਾਂ ਵਿੱਚ ਫੈਲੇ ਹੋਏ ਲੋਕ ਅਗਿਆਨਤਾ, ਵੱਸ ਗੰਗਾ ਨਦੀ ਵਿੱਚ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਆਪਣੇ ਆਪਣੇ ਮਰੇ ਹੋਏ ਪੁਰਖਾਂ ਪਿੱਤਰਾਂ ਤੱਕ ਪਾਣੀ ਪਹੁੰਚਾਉਣ ਲਈ ਸੂਰਜ ਨੂੰ ਪਾਣੀ ਦੇ ਰਹੇ ਸਨ। ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਕੱਢਣ ਲਈ ਲਈ ਗੁਰੂ ਜੀ ਨੇ ਪੱਛਮੀ ਦਿਸ਼ਾ ਨੂੰ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜਦਕਿ ਜਦ ਲੋਕਾਂ ਨੂੰ ਗੁਰੂ ਜੀ ਇਸਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਉਹ ਆਪਣੇ ਖੇਤਰਾਂ ਨੂੰ ਆਪਣੀ ਪਾਣੀ ਪਹੁੰਚਾ ਰਹੇ ਹਨ। ਲੋਕਾਂ ਨੇ ਸਵਾਲ ਕੀਤਾ ਕਿ ਤੁਹਾਡੇ ਵੱਲ ਦਿੱਤਾ ਪਾਣੀ ਐਨੀ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚ ਸਕਦਾ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਵੱਲੋਂ ਦਿੱਤਾ ਪਾਣੀ ਦੂਜੀ ਦੁਨੀਆ ਵਿੱਚ, ਤੁਹਾਡੇ ਪਿੱਤਰਾਂ ਕੋਲ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਕੁੱਝ ਸੌ ਮੀਲ ਮੇਰੇ ਖੇਤਰ ਤੱਕ ਕਿਉਂ ਨਹੀਂ ਪਹੁੰਚ ਸਕਦਾ। ਗੁਰੂ ਜੀ ਨੇ ਗੁਰੂ ਜੀ ਦੇ ਇਸ ਤਰਕ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ।

ਤਾਲੂੰਗਾ ਵਿਖੇ ਸੱਜਣ ਨਾਂ ਦਾ ਇੱਕ ਠੱਗ ਰਹਿੰਦਾ ਸੀ ਜੋ ਆਪਣੀ ਹਵੇਲੀ ਠਹਿਰਨ ਵਾਲੇ ਯਾਤਰੀਆ ਨੂੰ ਕਤਲ ਕਰਕੇ ਉਹਨਾ ਦਾ ਸਾਮਾਨ ਲੁੱਟ ਲੈਂਦਾ ਸੀ। ਗੁਰੂ ਜੀ ਨੇ ਉਪਦੇਸ਼ਾਂ ਰਾਹੀਂ

ਉਸਨੇ ਲੁੱਟ ਮਾਰ ਦਾ ਕੰਮ ਛੱਡ ਕੇ ਧਰਮ ਪ੍ਰਚਾਰ ਕਰ ਦਿੱਤਾ ਅਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਜਗਨਨਾਥ-ਪੁਰੀ, ਜਗਨਨਾਥ-ਪੁਰੀ ਹਿੰਦੂਆਂ ਦਾ ਪ੍ਰਸਿੱਧ ਧਾਰਮਿਕ ਸਥਾਨ ਹੈ। ਜਿੱਥੇ ਭਗਵਾਨ ਸ਼੍ਰੀ ਜਗਨਨਾਥ ਵਿਸ਼ਨੂੰ ਦਾ ਮੰਦਿਰ ਹੈ। ਇੱਥੇ

ਉਸ ਨਿਰੰਕਾਰ ਪ੍ਰਮਾਤਮਾ ਦੀ ਆਲੋਕਿਕ ਆਰਤੀ ਕਰਦੇ ਰਹਿੰਦੇ ਹਨ।

ਆਪਣੀ ਇਸ ਉਦਾਸੀ ਦੌਰਾਨ ਗੁਰੂ ਜੀ ਨੇ ਮਾਲਵਾ ਦੇ ਸੰਤਾਂ ਨਾਲ ਭੇਂਟ ਕੀਤੀ ਉਹਨਾ ਹਿੰਦੂਆਂ ਦੇ ਪ੍ਰਸਿੱਧ ਤੀਰਥ ਅਸਥਾਨ ਉਸਕਰ ਵੀ ਗਏ। ਉਹਨਾ ਨੇ ਮਾਊਂਟ ਆਬੂ ਵਿੱਚ ਜੈਨ ਜੈਨ ਮੁਨੀਆਂ ਨਾਂਲ ਵੀ ਮੁਲਾਕਾਤ ਕੀਤੀ। ਰਾਜਸਥਾਨ ਤੋਂ ਬਾਅਦ ਗੁਰੂ ਜੀ ਨੇ ਦੱਖਣੀ ਭਾਰਤ ਵਿੱਚ ਉਜ਼ੈਨ, ਹੈਦਰਾਬਾਦ, ਨਾਂਦੇੜ ਬਿੰਦਰ, ਗੁਲਾਕੁੰਡਾ, ਤ੍ਰਿਪਲੀ, ਨਾਗਾਪਟਸਨ ਕੱਚੀ ਪੁਰਗ ਅਤੇ ਤੀਰਥ ਅਸਥਾਨ ਪ੍ਰਮੇਸ਼ਵਰ ਦੀ ਯਾਤਰਾ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰੀ ਮਾਰਗ ਰਾਹੀਂ ਲੋਕਾਂ ਗਏ ਕਹਿੰਦੇ ਸਨ ਕਿ ਲੋਕਾਂ ਦਾ ਰਾਜਾ ਸ਼ਿਵਨਾਥ ਅਤੇ ਹੋਰ ਬਹੁਤ ਸਾਰੇ ਲੋਕਾਂ ਗੁਰੂ ਜੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਹਨਾ ਦੇ ਅਨੁਵਾਈ ਬਣ ਗਏ। ਸ਼੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਵਾਪਸ ਰਮੇਸ਼ਵਰਗ ਤ੍ਰਿਬਿਦਰਮ ਕੋਟੀਅਮ ਸ਼੍ਰੀ ਰੰਗਾਪਟਸਮ ਸਮੂਹਨਾਥ ਕੱਛ, ਮਾਟਵੀ ਬਹਾਵਲਪੁਰ, ਮੁਲਤਾਨਪੁਰ ਹੋਏ, ਪੰਦਰਾਂ ਸੌ ਪੰਦਰਾ ਈਸਵੀ ਨੂੰ ਆਪਣੇ ਪਿੰਡ ਤਲਵੰਡੀ ਪਹੁੰਚ ਪਹੁੰਚੇ ਅਤੇ ਫੇਰ ਸੁਲਤਾਨਪੁਰ ਚੱਲ ਗਏ।

ਕੁੱਝ ਸਮਾਂ ਸੁਲਤਾਨਪੁਰ ਆਪਣੇ ਪਰਿਵਾਰ ਨਾਲ ਰਹਿਣ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਅੱਸੂ ਲੁਹਾਰ ਅਤੇ ਤੀਹਾ ਛਿਬੋ ਨੂੰ ਨਾਲ ਲੈ ਕੇ ਉੱਤਰੀ ਭਾਰਤ ਵੱਲ ਤੀਜੀ ਯਾਤਰਾ ਸ਼ੁਰੂ ਕੀਤੀ। ਤੀਜੀ ਉਦਾਸੀ ਸਮੇਂ ਸ੍ਰੀ ਗੁਰੂ ਜੀ ਕਿਸ ਥਾਵਾਂ ਤੇ ਗਏ। ਪਹਿਲਾ ਮੁਕਾਮ ਪੀਰ ਬੁੱਢਾ ਸ਼ਾਹ, ਤਿੱਬਤ ਅਤੇ ਨੇਪਾਲ ਗੋਰਖਤਮਾ ਨਾਨਕ ਮਤਾ ਪਿਲਾ, ਬਾਲ ਖੁਦਾਈ ਖੁਦਾਈ ਪਹਾੜੀ ਇਲਾਕੇ ਬਿਲਾਸਪੁਰ ਮੰਡੀ ਈਵਾਜ਼ ਜਵਾਲਾ ਜੀ ਕਾਂਗੜਾ, ਗੋਨਾ, ਕੁੱਲੂ, ਤਿੱਬਤ, ਕਸ਼ਮੀਰ ਕੈਲਾਸ਼ ਪਰਬਤ ਕਾਰਗੀਲਲ

ਪਹਿਗਾਮ, ਸ਼੍ਰੀ ਨਗਰ ਵਿੱਚ ਗਏ। ਚੌਥੀ ਉਦਾਸੀ -ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੰਦਰਾ ਸੌ ਸਤਾਰਾਂ ਈਸਵੀ ਤੋਂ ਲੈ ਕੇ ਪੰਦਰਾਂ ਸੌ ਇੱਕੀ ਈਸਵੀ ਤੱਕ ਭਾਈ ਮਰਦਾਨੇ ਨੂੰ ਨਾਲ ਲੈ ਕੇ ਆਪਣੇ ਚੌਥੇ ਉਦਾਸੀ ਦੌਰਾਨ ਪੱਛਮੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਉਹਨਾ ਨੂੰ

ਬਗਦਾਦ, ਕੰਧਾਰ, ਕਾਬੁਲ, ਜਲਾਲਬਾਦ, ਸੁਲਤਾਨਪੁਰ, ਪਿਸ਼ਾਵਰ ਅਤੇ ਸੱਜਤਪੁਰ ਦੀ ਯਾਤਰਾ ਕੀਤੀ। ਹਸਨ ਅਬਦਾਦ ਮੱਕਾ, ਮਦੀਨਾ ਦੀ ਵਰਤੋਂ ਯਾਤਰਾ ਤੋਂ ਵਾਪਸ ਆਉਂਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਹਸਨ ਅਬਦਾਦ ਪਹੁੰਚੇ। ਉਸ ਇੱਕ ਉੱਚ ਪਹਾੜੀ ਹੰਕਾਰੀ ਮੁਲਤਾਨ ਫਕੀਰ ਵਿੱਚ ਕੰਧਾਰੀ ਰਹਿੰਦਾ ਸੀ। ਉਸਨੇ ਪਹਾੜੀ ਤੋਂ ਹੇਠਾਂ ਨਗਰ ਵੱਲ ਵੱਗਣ ਵਾਲੇ ਪ ਪਾਣੀ ਨੂੰ ਰੋਕਣ ਰੋਕਿਆ ਹੋਇਆ ਸੀ। ਲੋਕਾਂ ਨੇ ਮਿੰਨਤਾਂ ਕਰਨ ਤੇ ਵੀ ਵਲੀ ਕੰਧਾਰੀ ਨੇ ਪਾਣੀ ਨਹੀਂ ਸੀ ਖੋਲ੍ਹਿਆ ਉਸਨੇ ਭਾਈ ਮਰਦਾਨਾ ਜੀ ਨੂੰ ਵੀ ਪਾਣੀ ਦੇਣ ਲਈ ਇਨਕਾਰ ਕਰ ਦਿੱਤਾ। ਜਦਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗਾ, ਉਹਨਾ ਨੇ ਪਹਾੜੀ ਦੇ ਹੇਠੇ ਪੱਥਰ ਹਟਾ ਕੇ ਪਾਣੀ ਕੱਢ ਦਿੱਤਾ, ਗੁੱਸੇ ਵਿੱਚ ਆ ਕੇ ਵਲੀ ਕੰਧਾਰੀ ਨੇ ਪਹਾੜ ਉੱਪਰੋਂ ਇੱਕ ਵੱਡੀ ਚੱਟਾਨ ਰੋਕ ਕੇ ਗੁਰੂ ਜੀ ਨੂੰ ਮਾਰਨ ਚਾਹਿਆ, ਪਰੰਤੂ ਗੁਰੂ ਜੀ ਆਪਣਾ ਚੱਟਾਨ ਨੂੰ ਆਪਣੇ ਪੰਜ ਨਾ ਆਪਣੇ ਪੰਜੇ ਨਾਲ ਰੋਕ ਲਿਆ। thank you, have a nice day ਸਤਿ ਸ੍ਰੀ ਅਕਾਲ ਮੇਰਾ ਅੱਜ ਦਾ ਬੋਲਣ ਦਾ ਵਿਸ਼ਾ ਹੈ ਪ੍ਰਦੂਸ਼ਣ ਧਰਤੀ ਉੱਪਰ ਜੀਵਾਂ ਤੇ ਬਨਸਪਤੀ ਦੀ ਹੋਂਦ ਤੇ ਪ੍ਰਦੂਸ਼ਣ, ਸਰਜ ਨਾਲੋਂ ਟੁੱਟਣ ਮਗਰੋਂ ਧਰਤੀ ਦੇ ਟੁਕੜੇ ਨੂੰ ਠੰਢਾ ਹੋਣ ਫਿਰ ਉਸ ਉੱਤੇ ਅਜਿਹਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲਗ ਗਏ, ਜਿਸ ਨਾਲ ਇਸ ਉੱਤੇ ਮਨੁੱਖਾਂ ਜੀਵਾਂ ਤੇ ਬਨਸਪਤੀ ਦਾ ਪੈਦਾ ਹੋਣਾ ਤਾਂ ਤੇ ਵਧਣਾ-ਫੁੱਲਣਾ ਸੰਭਵ ਹੋ ਸਕ ਧਰਤੀ ਉੱਪਰਲੇ ਇਸ ਵਾਤਾਵਰਨ ਵਿਚ ਹਵਾ, ਪਾਣੀ, ਮਿੱਟੀ, ਸੂਰਜ ਦੀ ਗਰਮੀ ਤੇ ਹੋਰ ਅਨੇਕਾਂ ਕਿਸਮਾਂ ਦੀਆਂ ਊਰਜਾਵਾਂ ਦਾ ਮਿਸ਼ਰਨ ਹੈ, ਮਨੁੱਖਾਂ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦੀ ਹੋਂਦ ਤਦ ਤਦ ਹੀ ਸੰਭਵ ਹੈ, ਜੇਕਰ ਧਰਤੀ ਉੱਤੇ ਇਨ੍ਹਾਂ ਸਾਰੇ ਤੱਤਾਂ ਦਾ ਆਪਣਾ ਰੂਪ ਤੇ ਉਨ੍ਹਾਂ ਦਾ ਆਪਸੀ ਤਾਲ-ਮੇਲ ਉਸੇ ਸੰਤੁਲਿਤ ਮਾਤਰਾ ਵਿੱਚ ਹੀ ਕਾਇਮ ਰਹੇ, ਜਿਸ ਵਿਚ ਜੀਵ ਸੰਸਾਰ ਤੱਤਾਂ ਦਾ ਆਪਣਾ ਤੇ ਉਹਨਾਂ ਦਾ ਆਪਸੀ ਤਾਲ ਮੇਲ ਬਣਿਆ ਰਹੇ, ਤੇ ਬਨਸਪਤੀ ਦਾ ਪੈਦਾ ਹੋਣਾ ਤੇ ਵੱਧਣਾ ਫੁਲਣਾ ਸੰਭਵ ਹੋਇਆ ਸੀ, ਪਰੰਤੂ ਉੱਪਰ ਦੱਸੇ ਅਨੁਸਾਰ ਜਿੱਥੇ ਮਨੁੱਖਾਂ ਜੀਵਾਂ ਤੇ ਬਨਸਪਤੀ ਦੇ ਪੈਦਾ ਹੋਣ ਤੇ ਉਸਦੀ ਹੋਂਦ ਲਈ ਧਰਤੀ ਉੱਤੇ ਢੁੱਕਵਾਂ ਵਾਤਾਵਰਨ ਪੈਦਾ ਹੋਣ ਲਈ ਕਰੋੜਾਂ ਸਾਲ ਲੱਗੇ ਸਨ, ਅੱਜ ਦੇ ਮਨੁੱਖ ਨੇ ਪਿਛਲੇ ਪੰਜਾਹ-ਸੱਠ ਸਾਲਾਂ ਵਿਚ ਹੀ ਉਸਨੂੰ ਬੁਰੀ ਤਰ੍ਹਾਂ ਪਲੀਤ ਕਰ ਕੇ ਰੱਖ ਦਿੱਤਾ ਹੈ ਤੇ ਧਰਤੀ ਉੱਤੇ ਸਮੁੱਚੇ ਜੀਵ-ਸੰਸਾਰ ਤੇ ਬ ਬਨਸਪਤੀ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ, ਇਸ ਪਲੀਤਣ ਨੂੰ ਪ੍ਰਦੂਸ਼ਣ ਕਹਿੰਦੇ ਹਨ, ਇਹ ਪ੍ਰਦੂਸ਼ਣ ਉਸਦੀ ਵਧਦੀ ਅਬਾਦੀ, ਉਸਦੇ ਵਿਗਿਆਨਕ ਵਿਕਾਸ ਤੇ ਉਸਦੀਆਂ ਲਾਲਸਾਵਾਂ ਭਰੀਆਂ ਵਪਾਰਕ ਰੁਚੀਆਂ ਨੇ ਪੈਦਾ ਕੀਤਾ ਹੈ, ਜਿਸ ਕਰਕੇ ਅੱਜ ਉਸ ਦੇ ਜੀਵਨ ਨੂੰ ਕਾਇਮ ਰੱਖਣ ਵਾਲੀ ਧਰਤੀ ਦੀ ਮਿੱਟੀ, ਧਰਤੀ ਦੇ ਹੇਠਲਾ ਤੇ ਉੱਪਰਲਾ ਪਾਣੀ, ਖੁਰਾਕ ਹਵਾ ਤੇ ਲੋੜੀਂਦੀਆਂ ਊਰਜਾਵਾਂ ਆਦਿ ਸਭ ਕੁੱਝ ਪਲੀਤ ਹੋ ਚੁੱਕਾ ਹੈ, ਇੱਥੋਂ ਤਕ ਕਿ ਅੱਜ ਸੂਰਜ ਦੀਆਂ ਕਿਰਨਾਂ ਤੇ ਗਰਮੀ ਵੀ ਸਾਡੇ ਤਕ ਉਸ ਰੂਪ ਵਿਚ ਨਹੀਂ ਪਹੁੰਚ ਰਹੀ, ਜਿਹੜੀ ਸਮੁੱਚੇ ਜੀਵ-ਸੰਸਾਰ ਤੇ ਬਨਸਪਤੀ ਦੀ ਹੋਂਦ ਲਈ ਜ਼ਰੂਰੀ ਹੈ, ਇਸਦੇ ਨਾਲ ਹੀ ਮਨੁੱਖ ਦੀਆਂ ਵਿਗਿਆਨਿਕ ਗਤੀਵਿਧੀਆਂ ਕਾਰਨ ਸ਼ੋਰ ਵੱਧ ਰਿਹਾ ਹੈ ਤੇ ਹਰ ਪਾਸੇ Radiation ਦਾ ਪ੍ਰਭਾਵ ਫੈਲ ਰਿਹਾ ਹੈ ਪ੍ਰਦੂਸ਼ਣ ਦੇ ਇਸ ਭਿਆਨਕ ਰੂਪ ਨੇ ਅੱਜ ਧਰਤੀ ਉਤਲੀ ਸਮੁੱਚੀ ਜੈਵਿਕ ਹੋਂਦ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਇਸ ਪ੍ਰਕਾਰ ਸਾਡਾ ਇਸ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ, ਆਓ ਜ਼ਰਾ ਪ੍ਰਦੂਸ਼ਣ ਦੇ ਭਿੰਨ-ਭਿੰਨ ਪੱਖਾਂ ਬਾਰੇ ਵਿਸਥਾਰ ਨਾਲ ਵਿਚਾਰ ਕਰੀਏ। ਵਾਯੂ ਪ੍ਰਦੂਸ਼ਣ, ਜ਼ਹਿਰੀਲੇ ਕਣਾਂ ਅਤੇ ਗੈਸਾਂ ਦਾ ਹਵਾ-ਮੰਡਲ ਵਿਚ ਮੌਜੂਦ ਹੋਣਾ ਵਾਯੂ ਪ੍ਰਦੂਸ਼ਣ ਹੈ, ਅੱਜ ਸਾਡੇ ਆਲੇ-ਦੁਆਲੇ ਦੀ ਹਵਾ, ਜਿਸ ਵਿਚ ਮਨੁੱਖ ਸਮੇਤ ਹੋਰ ਸਾਰੇ ਜੀਵ ਅਤੇ ਬਨਸਪਤੀ ਸਾਹ ਲੈਂਦੀ ਹੈ, ਨੂੰ ਕੋਇਲੇ ਦੇ ਧੂੰਏਂ ਸੁਆਹ ਤੇ ਭਿੰਨ-ਭਿੰਨ ਗੈਸਾਂ ਨੂੰ ਹਵਾ ਵਿਚ ਖਿਲਾਰਨ ਵਾਲੀਆਂ ਸਨਅਤੀ ਇਕਾਈਆਂ ਤੇ power ਹਾਊਸਾਂ ਦੀਆਂ ਚਿਮਨੀਆਂ, ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਤੇ ਮੋਟਰਾਂ ਸਾਇਕਲਾਂ, ਮੋਟਰ ਕਾਰਾਂ ਅਤੇ ਘਰਾਂ ਵਿਚ ਬਾਲੀ ਜਾਂਦੀ ਲੱਕੜ ਵਿਚੋਂ ਨਿਕਲਦੇ ਧੂੰਏਂ ਨੇ ਸਲਫ਼ਰ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਇਆਕਸਾਈਡ, ਹਾਈਡਰੋਜਨ ਸਲਫਾਈਡ ਤੇ ਬਹੁਤ ਸਾਰੇ ਹੋਰ ਹਾਈਡਰੋਕਾਰਬਨਾਂ ਨਾਲ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ ਰਹਿੰਦੀ ਕਸਰ ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ ਨੇ ਪੂਰੀ ਕਰ ਦਿੱਤੀ ਹੈ। ਜਿਨ੍ਹਾਂ ਨਾਲ ਹਵਾ ਆਰਸੈਨਿਕ, ਫਾਸਫੇਟ ਕਲੋਰੀਨੇਟ ਹਾਈਡਰੋਕਾਰਬਨ ਤੇ ਸਿੱਕਾ ਆਦਿ ਜ਼ਹਿਰਾਂ ਨਾਲ ਬੁਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ। ਜਲ-ਪ੍ਰਦਸ਼ਣ, ਅੱਜ ਕੇਵਲ ਹਵਾ ਹੀ ਨਹੀਂ, ਸਗੋਂ ਧਰਤੀ ਉਤਲਾ ਪਾਣੀ, ਜੋ ਕਿ ਸਮੁੱਚੇ ਜੀਵਨ ਦਾ ਆਧਾਰ ਹੈ ਵੀ ਬੁਰੀ ਤਰਾਂ ਜਹਿਰੀਲਾ ਹੋ ਚੁੱਕਾ ਹੈ। ਸ਼ਹਿਰਾਂ ਦੇ ਸੀਵਰੇਜ ਦਾ ਸਮੁੱਚਾ ਗੰਦ ਨਦੀਆਂ ਨਾਲਿਆਂ, ਦਰਿਆਵਾਂ ਤੇ ਸਮੁੰਦਰਾਂ ਵਿਚ ਸੁੱਟਿਆ ਜਾ ਰਿਹਾ ਹੈ, ਸਨਅੱਤਾਂ ਵਿਚੋਂ ਨਿਕਲਿਆ ਜ਼ਹਿਰੀਲਾ ਤਰਲ ਮਾਦਾ ਤੇ ਪਾਣੀ ਦਰਿਆਵਾਂ ਤੇ ਝੀਲਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ ਸਨਅੱਤਾਂ ਦੇ ਇਸ ਨਿਕਾਸ ਰਸਾਇਣਿਕ, ਕੈਡੀਅਮ ਸਿੱਕਾ, ਪਾਰਾ ਤੇ ਸਾਇਆਨਾਈਡ ਆਦਿ ਜ਼ਹਿਰਾਂ ਘੁਲੀਆਂ ਰਹਿੰਦੀਆਂ ਹਨ ਮਿੱਟੀ ਪ੍ਰਦੂਸ਼ਣ, ਹਵਾ ਤੇ ਪਾਣੀ ਤੋਂ ਬਿਨਾਂ ਵਰਤਮਾਨ ਸਮੇਂ ਵਿਚ ਮਿੱਟੀ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ ਸਨਅੱਤੀ ਅਦਾਰੇ ਲੱਖਾਂ ਟਨ ਠੋਸ ਪਦਾਰਥ ਰੱਦੀ ਕਰਦੇ ਹਨ, ਕਾਗਜ਼ ਦੇ ਗੁੱਦੇ ਦੀਆਂ ਮਿੱਲਾਂ, ਤੇਲ ਸੋਧਕ ਕਾਰਖ਼ਾਨੇ ਤੇ ਢਲਾਈ ਦੇ ਕਾਰਖਾਨੇ ਕਈ ਪ੍ਰਕਾਰ ਦੇ ਰਸਾਇਣਾਂ ਮਿਲਿਆ ਕਚਰਾ ਤੇ ਸੁਆਹ ਧਰਤੀ ਉੱਪਰ ਸੁੱਟਦੇ ਹਨ। ਇਸ ਤੋਂ ਇਲਾਵਾ ਘਰੇਲ ਕੂੜਾ-ਕਰਕਟ, ਪੁਰਾਣੀਆਂ ਅਖ਼ਬਾਰਾਂ, ਟੁੱਟਾ-ਫੁੱਟਾ furniture ਪਲਾਸਟਿਕ ਦੇ ਲਿਫਾਫੇ, ਬੋਤਲਾਂ, ਲਿਫਾਫੇ ਲੋਹੇ, ਕੱਚ ਤੇ ਚੀਨੀ ਦਾ ਸਮਾਨ, ਟਾਇਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਖਿਲਾਰਾ ਤੇ ਢੇਰ ਭੂ-ਦ੍ਰਿਸ਼ ਦਾ ਹੁਲੀਆ ਵਿਗਾੜ ਕੇ ਉਸਨੂੰ ਸੁਹਾਵਣੇ ਦੀ ਥਾਂ ਘਿਨਾਉਣਾ ਬਣਾਉਣ ਦੇ ਨਾਲ ਮਿੱਟੀ ਨੂੰ ਪ੍ਰਦੂਸ਼ਿਤ ਵੀ ਕਰਦੇ ਹਨ ਧਰਤੀ ਤੋਂ ਜੰਗਲਾਂ ਦੇ ਕੱਟਣ ਤੇ ਕਾਰਖ਼ਾਨੇ ਲੱਗਣ ਨਾਲ ਕਾਰਬਨ ਡਾਇਆਕਸਾਈਡ ਦੀ ਮਾਤਰਾ

ਵਧਣ ਨਾਲ ਧਰਤੀ ਉੱਤੇ ਗਰਮੀ ਵਧ ਰਹੀ ਹੈ ਤੇ ਹਵਾ ਵਿੱਚ ਇਕੱਠੀਆਂ ਹੋਈਆਂ ਜ਼ਹਿਰਾਂ ਦੇ ਬੱਦਲਾਂ ਵਿਚ ਮਿਲਣ ਕਾਰਨ ਤੇਜ਼ਾਬੀ ਮੀਂਹ ਪੈ ਰਿਹਾ ਹਨ। ਧੁਨੀ-ਪ੍ਰਦੂਸ਼ਣ, ਹਵਾ, ਪਾਣੀ ਤੇ ਧਰਤੀ ਦੇ ਪ੍ਰਦੂਸ਼ਣ ਤੋਂ ਇਲਾਵਾ ਧਰਤੀ ਉੱਤੇ ਸ਼ੋਰ ਵੀ ਬਹੁਤ ਵਧਿਆ ਹੈ ਤੇ ਇਹ ਆਵਾਜਾਈ ਸਾਧਨਾਂ ਤੋਂ ਇਲਾਵਾ ਕਾਰਖ਼ਾਨਿਆਂ, ਬੰਬ ਵਿਸਫੋਟਾਂ, ਬੁਲਡੋਜ਼ਿੰਗ, ਪੀਸਣ ਤੇ ਨਿਰਮਾਣ ਦੇ ਕੰਮ ਤੋਂ ਇਲਾਵਾ ਘਰ-ਘਰ ਲੱਗੇ ਹੋਏ ਜੈਨਰੇਟਰਾਂ ਤੇ ਭਿੰਨ-ਭਿੰਨ ਸਮਾਗਮਾਂ ਉੱਤੇ ਲਾਏ ਜਾਂਦੇ DJ ਸਿਸਟਮਾਂ ਤੇ ਲਾਊਡਸਪੀਕਰਾਂ ਨੇ ਵੀ ਪੈਦਾ ਕੀਤਾ ਹੈ ਜਿਸਨੂੰ ਧੁਨੀ ਪ੍ਰਦੂਸ਼ਣ ਦਾ ਨਾਂ ਦਿੱਤਾ ਜਾਂਦਾ ਹੈ ਇਸਨੇ ਸਾਡੇ ਆਮ ਜੀਵਨ ਅਤੇ ਸਾਡੇ-ਵਾਤਾਵਰਨ ਵਿਚ ਗੜਬੜ ਮਚਾ ਕੇ ਰੱਖ ਦਿੱਤੀ ਹੈ, ਇਸ ਨਾਲ ਜਿੱਥੇ ਸਾਡੇ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੋ ਰਹੀ ਹੈ, ਉੱਥੇ ਬਹੁਤ ਸਾਰੇ ਮਾਨਸਿਕ ਰੋਗ ਤੇ ਤਣਾਓ ਵੀ ਪੈਦਾ ਹੋ ਰਹੇ ਹਨ ਮੁੱਕਦੀ ਗੱਲ ਇਹ ਹੈ ਮਨੁੱਖ ਨੂੰ ਧਰਤੀ ਉੱਪਰ, ਆਪਣੀ ਹੋਂਦ ਕਾਇਮ ਰੱਖਣ ਲਈ ਆਪਣੀ ਵਧਦੀ ਅਬਾਦੀ ਨੂੰ ਰੋਕਣਾ ਚਾਹੀਦਾ ਹੈ ਤੇ ਆਪਣੀਆਂ ਲਾਲਸਾਵਾਂ ਵਿਚੋਂ ਉਪਜੀਆਂ ਆਪਣੀਆਂ ਸਰਗਰਮੀਆਂ ਨੂੰ ਘੱਟ ਕਰਨਾ ਚਾਹੀਦਾ ਹੈ ਉਸਨੂੰ ਕੋਈ ਕੰਮ ਅਜਿਹਾ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕੁਦਰਤ ਦਾ ਆਪਣਾ ਸੰਤੁਲਨ ਵਿਗੜਦਾ ਹੋਵੇ ਤੇ ਧਰਤੀ ਉੱਪਰਲਾ ਵਾਤਾਵਰਨ ਪਲੀਤ ਹੁੰਦਾ ਹੋਵੇ, ਅਬਾਦੀ ਘਟਣ ਨਾਲ ਹੀ ਰੁੱਖ ਦੀ ਕਟਾਈ ਘਟਾਈ ਜਾ ਸਕਦੀ ਹੈ, ਤੇ ਕਾਰਖ਼ਾਨਿਆਂ, ਮੋਟਰ-ਗੱਡੀਆਂ, ਮੋਟਰ ਸਾਇਕਲਾਂ ਖੇਤੀ ਉਪਕਰਨਾਂ, ਕੀੜੇ-ਮਾਰ ਦਵਾਈਆਂ ਖਾਦਾਂ ਤੇ ਧੁਨੀ-ਪ੍ਰਦੂਸ਼ਣ, ਵਾਯੂ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ ਖੁਰਾਕ ਵਿੱਚ ਪ੍ਰਦੂਸ਼ਣ ਆਦਿ ਯੰਤਰਾਂ ਦੀ ਲੋੜ ਘਟੇਗੀ, ਤਾਂ ਹੀ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ, ਇਨ੍ਹਾਂ ਦਾ ਉਤਪਾਦਨ ਘੱਟ ਹੋਣ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ, ਨਾਲ ਹੀ ਪ੍ਰਮਾਣੂ ਬੰਬਾਂ ਤੋਂ ਉਪਜਣ ਵਾਲੀਆਂ ਜ਼ਹਿਰਾਂ ਨੂੰ ਘੱਟ ਕਰਨ ਲਈ ਸੰਸਾਰ ਅਮਨ ਕਾਇਮ ਰੱਖਣ ਲਈ ਜ਼ੋਰਦਾਰ ਕਦਮ ਪੁੱਟੇ ਜਾਣੇ ਚਾਹੀਦੇ ਹਨ, ਤਾਂ ਜੋ ਪ੍ਰਦੂਸ਼ਣ ਨੂੰ

ਜਵਾਨੀ ਅਤੇ ਨਸ਼ੀਲੀਆਂ ਦਵਾਈਆਂ ਮੈਨੂੰ ਕਿਵੇਂ ਪਤਾ ਲਗੇਗਾ ਕਿ ਮੇਰਾ ਬੱਚਾ ਨਸ਼ਿਆਂ ਜਾਂ ਸ਼ਰਾਬ ਦੀ ਦੁਰਵਰਤੋਂ ਕਰ ਰਿਹਾ ਹੈ ਜੇਕਰ ਤੁਸੀਂ ਨਸ਼ੇ ਜਾਂ ਚੀਜਾਂ ਜਿਵੇਂ ਕਿ ਤੰਬਾਕੂ ਨੋਸ਼ੀ ਪਾਈਪਾਂ ਪਾਉਂਦੇ ਹੋ ਤਾਂ ਇਹ ਇਕ ਮਜਬੂਤ ਸੰਕੇਤ ਹੈ ਕਿ ਤੁਹਾਡਾ ਬੱਚਾ ਨਸ਼ਿਆਂ ਦੀ ਵਰਤੋਂ ਕਰ ਰਿਹਾ ਹੈ ਜਾਂ ਪ੍ਰਯੋਗ ਕਰ ਰਿਹਾ ਹੈ ਵਿਵਹਾਰ ਇਕ ਹੋਰ ਸੂਚਕ ਹੈ ਅਚਾਨਕ mood ਬਦਲਨਾ ਜਾਂ ਵਿਵਹਾਰ ਬਦਲਨਾ ਹੈ ਕੰਮ ਜਾਂ ਸਕੂਲ ਵਿਖੇ ਹਾਜ਼ਰੀ ਜਾਂ ਪ੍ਰਦਰਸ਼ਨ ਵਿਚ ਅਚਾਨਕ ਗਿਰਾਵਟ ਘਰ ਜਾਂ ਸਕੂਲ ਵਿਚ ਅਨੁਸ਼ਾਸ਼ਨ ਦਾ ਅਚਾਨਕ ਵਿਰੋਧ ਪਰਿਵਾਰ ਅਤੇ ਦੋਸਤਾਂ ਨਾਲ ਮਾੜਾ ਸੰਬੰਧ ਅਜ਼ੀਬ ਗੁੱਸੇ ਵਿਚ ਭੜਕਣਾ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈਣਾ ਘਰ ਸਕੂਲ ਜਾਂ ਕੰਮ ਤੋਂ ਚੋਰੀ ਕਰਨਾ ਕਰਜਾ ਜਾਂ ਚੀਜਾਂ ਬਾਰੇ ਗੁਪ੍ਤਤਾ ਵਿਚ ਵਾਧਾ ਦੋਸਤਾਂ ਦੇ ਨਵੇਂ ਸਮੂਹ ਨਾਲ ਘੁੰਮਣਾ ਖ਼ਾਸ ਕਰਕੇ ਜਿਹੜੇ ਨਸ਼ੇ ਵਰਤੇਦੇ ਹਨ ਇਹ ਵਿਵਹਾਰ ਨਸ਼ੇ ਦੀ ਵਰਤੋਂ ਦਾ ਸੰਕੇਤ ਕਰ ਸਕਦੇ ਹਨ ਪਰ ਇਹ ਆਮ ਵੱਧ ਰਹੇ ਦਰਜ ਨੂੰ ਵੀ ਦਰਸ਼ਾ ਰਹੇ ਹਨ ਨਿਸ਼ਚਿਤ ਤੌਰ ਤੇ ਜਾਨਣ ਦਾ ਸੱਬ ਤੋਂ ਵਧੀਆ ਤਰੀਕਾ ਹੈ ਆਪਣੇ ਬੱਚਿਆ ਨੂੰ ਦੇਖਣਾ ਅਤੇ ਉਸਦੇ ਦੋਸਤਾਂ ਨੂੰ ਜਾਨਣਾ ਪਰ ਸੱਬ ਤੋਂ ਮਹੱਤਵਪੂਰਨ ਇਹ ਹੈ ਗੱਲ ਕਰਨਾ ਤੁਹਾਡੇ ਬੱਚਿਆ ਦੇ ਵਿਕਾਸ ਅਤੇ ਸੁਰੱਖਿਆ ਲਈ ਸੰਚਾਰ ਜਰੂਰੀ ਹੈ ਇਹ ਜਾਣਦੇ ਹੋ ਕਿ ਤੁਹਾਡਾ ਬੱਚਾ ਨਸ਼ੀਲਾ ਪਦਾਰਥ ਲੈ ਰਿਹਾ ਹੈ ਤਾਂ ਕਾਰਵਾਈ ਕਰੋ ਅਤੇ ਸੱਮਸਿਆ ਨੂੰ ਨਜ਼ਰਅੰਦਾਜ਼ ਨਾ ਕਰੋ ਕਿਸੇ ਦਾ ਸ਼ਾਰੀਰਿਕ ਸਮਾਜਿਕ ਸਮਾਜ ਅਤੇ ਮਾਨਸਿਕ ਤੰਦਰੁਸਤੀ ਲਈ ਲੰਬੇ ਸਮੇਂ ਦੇ ਪ੍ਰਭਾਵਾਂ ਸਮੇਤ ਨਸ਼ਿਆਂ ਦੇ ਨੁਕਸਾਨ ਦੇ ਪ੍ਰਭਾਵਾਂ ਬਾਰੇ ਦੱਸੋ ਪੁਲਿਸ ਅਜਾਇਬ ਘਰ ਸਕੂਲ ਦੀ ਇਮਾਰਤ ਵਿਚ ਇੱਕ ਪੁਲਿਸ ਅਜਾਇਬ ਘਰ ਸਥਾਪਿਤ ਕਰਨ ਦਾ ਵਿਚਾਰ ਸੱਬ ਤੋਂ ਪਹਿਲਾਂ ਉਨੀ ਸੌ ਵਿਚ ਪ੍ਰਿੰਸੀਪਲ ਮਿਸਟਰ ਜੀ. ਏ. ਰੰਡਲ ਦੁਵਾਰਾ ਲਿਆਂਦਾ ਗਿਆ ਸੀ ਅਤੇ ਅਨੁਸਾਰ ਇੰਸਪੈਕਟਰ ਜਰਨਲ ਪੁਲਿਸ ਪੰਜਾਬ ਨੂੰ ਸੋਲਾਂ ਸੋ ਪੰਜਾਹ ਛੇਸੋ ਪੰਜਾਹਹ ਪੰਜਾਬ ਦੁਵਾਰਾ ਚੋਦਹ ਜੁਲਾਈ ਉਨੀਸੋ ਨੂੰ ਆਪਿਰਾਧਿਕਾ ਉਪਕਰਨਾਂ ਦੀ ਸ਼੍ਰੇਣੀ ਅਧੀਨ ਆਉਂਦੇ ਸਾਰੇ ਪ੍ਰਕਾਰ ਦੇ ਲੇਖ ਇਕੱਠੇ ਕਰਨ ਦੇ ਵਿਚਾਰ ਨਾਲ ਇਹਨੂੰ

ਜੂਆ ਖੇਡਣ ਵਾਲਿਆਂ ਮਨੁੱਖਾਂ ਅਤੇ ਜਾਨਵਰਾਂ ਨੂੰ ਜ਼ਹਿਰ ਦੇਣ ਵਾਲਿਆਂ ਵਰਤੋਂ ਕੀਤੇ ਜਾਂਦੇ ਸੰਧ ਅਤੇ ਉਪਕਰਣ ਹੀ ਜਿਵੇਂ ਮਾਲਾ ਸਿੱਕੇ ਕਾਰਾ ਅਤੇ ਜਾਲਸਾਜ਼ਾਂ ਇਸ ਦਾ ਉਦੇਸ਼ ਸਿਖਿਆਰਥੀਆਂ ਨੂੰ ਜਿਨ੍ਹਾਂ ਦੇ ਨੇ ਉਹਨਾਂ ਨੂੰ ਵੱਖ ਵੱਖ ਮਾਮਲੇ ਦੀ ਜਾਂਚ ਦੌਰਾਨ ਪ੍ਰਾਪਤ ਕੀਤੇ ਜਾਣ ਦੀ ਸੰਭਾਵਨਾ ਸੀ ਇਸ ਹੀ ਤਰਾਹ ਅਜਾਇਬ ਘਰ ਉਨੀਸੋ ਇੱਕ ਵਿਚ ਹੋਂਦ ਵਿਚ ਆਇਆ ਅਤੇ ਪੰਜਾਬ ਵਿਚ ਜ਼ਿਲਾ ਪੁਲਿਸ ਦੂਰ ਹੋ ਗਏ ਹਨ ਅਤੇ ਦਿੱਲੀ ਰਾਜ ਵਿਚ ਸ਼ਾਮਿਲ ਹਨ ਲਗਾਤਾਰ ਵੱਧਦਾ ਰਿਹਾ ਹੈ ਸਹਾਇਤਾ ਹਾਲਾਂਕਿ ਹੁਣ supply ਦੇ ਉਦੇਸ਼ਾਂ ਲਈ ਪੰਜਾਬ ਅਤੇ ਇਸ ਨਾਲ ਜੁੜੇ ਰਾਜਿਆਂ ਤਕ ਸੀਮਿਤ ਹੈ ਹਾਲਾਂਕਿ ਸਾਰੇ ਸੰਬੰਧਿਤ ਵਿਅਕਤੀਆਂ ਨੂੰ ਹਰ ਸਾਲ ਯਾਦ ਕਰਵਾਇਆ ਜਾਂਦਾਂ ਹੈ ਕਿ ਉਹ ਵਿਸ਼ਵ ਅਤੇ ਵਿਦਿਅਕ ਮੂਲ ਦੇ ਲੇਖਾਂ ਨਾਲ ਅਜਾਇਬ ਘਰ ਨੂੰ ਊਮੀਦ ਬਣਾਉਂਦੇ ਰਹਿਣ ਪ੍ਰਦਰਸ਼ਨੀ

ਜੋ ਕਿ ਦਿਨਾਂ ਦੀ ਪੁਲਿਸ ਵਿਚ ਕੰਮ ਕਰਨ ਦੀ ਝੱਲਕ ਪੇਸ਼ ਕਰਦੇ ਹਨ ਇਸ ਤੋਂ ਇਲਾਵਾਂ ਕੁੱਝ ਦੁਰਲੱਭ ਅਤੇ ਪੁਰਾਣੇ ਹਥਿਆਰ ਪਲੀਟਿਆਂ ਪਤੀਲੀਆਂ ਦੇ ਤਾਲੇ ਅਤੇ ਕਈ ਤ੍ਰਾਹ ਦੇ ਅਪਰਾਧ ਦੇ ਹਥਿਆਰ ਜਿਵੇਂ ਕਿ ਖ਼ੰਜਰ ਤਲਵਾਰਾਂ ਛਪਾਇਆ ਸਾਮਗਰੀ ਆਦਿ ਅਤੇ ਚੋਰੀ ਦੇ ਸਾਧਨ ਜਿਵੇਂ ਸੰਦੂਕ ਕੁਰਸੀ ਦਰਵਾਜੇ ਛਪਾਈ ਸਾਮਗਰੀ ਆਦਿ ਚੋਰੀ ਸਾਧਨ ਜੀਵੇ ਸੰਦੂਕ ਕੁਕੜੀ ਦਰਵਾਜੇ ਖੋਲਣ ਲਈ ਝੂਠੇ ਚਾਬੀ ਲੋਹੇ ਦੀਆਂ ਸਲਾਖਾਂ ਦੀਵਾਰਾਂ ਅਤੇ ਛੇਕ ਹੱਥ ਡੰਡੇ ਖੋਲਣ ਲਈ ਚਾਬੀ ਲੋਹੇ ਦੀਆਂ ਸਲਾਖ਼ਾਂ ਬਨਾਉਣ ਲਈ ਵਰਤਿਆਂ ਜਾਂਦਾ ਸੀ ਬਨਾਉਣ ਲਈ ਵਰਤੀ ਜਾਂਦੀ ਸੀ ਮਨੁੱਖੀ ਕਸਰਤ ਲਈ ਵਰਤੇ ਜਾਂਦੇ ਭਾਰੀ ਭਰਕਮ ਲੋਹੇ ਦੀਆਂ ਜੰਜ਼ੀਰਾਂ ਅਤੇ ਖੇਡਾਂ ਸੰਧਾ ਅਤੇ ਸੱਟੇਬਾਜ਼ੀ ਪੰਜਾਬ ਦੀ ਵੰਢ ਤੋਂ ਪਹਿਲਾਂ ਦੇ ਦਿਨਾਂ ਵਿਚ ਜਿਲਿਆਂ ਵਿਚ ਸੰਧਾ ਅਤੇ ਸੱਟੇਬਾਜ਼ੀ ਵਰਤੇ ਜਾਂਦੀ ਪੈਟਰਣਾ ਦੀਆਂ ਜੁੱਤੀਆਂ ਗੁਆਂਢੀਆਂ ਪਹਾੜੀ ਇਲਾਕਿਆਂ ਵਿਚ ਵਰਤੀਆਂ ਜਾਂਦੀਆਂ ਚੱਪਲਾਂ ਯੂ. ਪੀ. ਪੁਲਿਸ ਦੇ ਇੱਥੇ ਅਜਾਇਬ ਘਰ ਇੱਕ ਜਗਾਹ ਵਜੋਂ ਕੰਮ ਕਰਦਾ ਹੈ ਜਿੱਥੇ ਨਾ ਸਿਰਫ਼ ਅਪਰਾਧਾਂ ਦੀ ਪੂਰਨ ਨਿਰਮਾਨ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਜੋ ਕਿ ਅਪਰਾਧ ਵੱਲ ਜਾਨ ਦੀ ਤਿਆਰੀ ਦਾ ਕੰਮ ਦਰਸਾਉਂਦੀ ਹੈ ਬਲਕਿ ਇੱਕ ਸੰਖੇਪ ਟਿੱਪਣੀ ਵੀ ਹੈ ਜੋ ਕਿ ਇੱਕ

ਇਹ ਭਾਰਤ ਵਿਚ ਇੱਕ ਮਸ਼ਹੂਰ ਪੁਲਿਸ ਟ੍ਰੇਨਿੰਗ ਸੰਸਥਾ ਹੈ ਅਤੇ academy ਵਿਚ ਵੱਖ ਵੱਖ ਕੋਰਸਾਂ ਕਰ ਰਹੇ ਅਧਿਕਾਰੀਆਂ ਨੂੰ ਵਿਸ਼ੇਸਵਿਕ ਮਾਪਦੰਡਾ ਦੀ ਟ੍ਰੇਨਿਗ ਪ੍ਰਦਾਨ ਕਰਨ ਲਈ ਇਹ ਇੱਕ ਮਹਿੰਗਾ ਅਤੇ ਨਵੀਨਤਮ ਇਲੈਕਟ੍ਰਾਨਿਕ ਹਥਿਆਰ training stimulator ਹੈ ਜੋ ਨਾਰਾਇਨਕ shooting ਤੇ ਅਧਾਰਿਤ ਹੈ academy ਨੂੰ ਆਧੁਨਿਕ training ਪ੍ਰਣਾਲੀ ਨੂੰ ਅਮਰੀਕਾ ਤੋਂ ਓਹਯਾਦ ਘਰ ਦਾ ਮਾਨ ਪ੍ਰਾਪਤ ਹੈ ਇਹ stimulator academy ਵਿਚ ਲਗਾਇਆ ਗਿਆ ਹੈ ਸਿਸਟਮ ਪੂਰੀ ਤਰਾਹ computer ਕ੍ਰਿਤ ਹੈ ਅਤੇ window ਅਧਾਰਿਤ application ਜਿਵੇਂ ਕਿ pistol ਤੋਂ ਲੈ ਕੇ ਐਲ. ਐਮ. ਜੀ. ਤੱਕ ਦੇ ਸਾਰੇ ਛੋਟੇ ਹਥਿਆਰ ਅਤੇ rocket launcher ਵਰਗੇ ਸਿੱਧੇ ਫਾਇਰ ਹਥਿਆਰ

liberary ਇਸ ਪ੍ਰਤੀਸ਼ਿਸ਼ਠਾ ਪ੍ਰਣਾਲੀ ਵਿਚ ਚਾਰ ਲਿੰਕ ਦੀ training ਪ੍ਰਣਾਲੀ ਹਵਾ ਦੇ ਦਬਾਵ ਦੁਵਾਰਾ ਸੰਚਾਲਿਤ ਹੈ ਤੇ latest technology ਤੇ ਅਧਾਰਿਤ ਹੈ ਇਸ ਤਰਾਹ ਰਵਾਇਤ ਤੁਲਨਾ ਦੇ ਘੱਟ ਖ਼ਰਚ ਆਉਂਦਾ ਹੈ ਤੇ ਵੱਧੇਰੇ ਪ੍ਰਭਾਵੀ ਹੈ liberary ਵਿਚ ਬਹੁਤ ਸਾਰੀਆਂ ਪੁਸਤਕਾਂ ਪਾਈਆਂ ਹੁੰਦੀਆਂ ਹਨ ਤੇ ਅਠਾਰਹ ਸੋ ਨ੍ਰਿਨਾਵੇ ਵਿਚ ਇੱਕ reading room ਜੋ ਸਥਾਪਿਤ ਕੀਤੀ ਗਈ ਸੀ ਇਹ ਸਿਰਫ ਅਧਿਕਾਰੀਆਂ ਦੁਵਾਰਾ ਇਸਤੇਮਾਲ ਕਰਨ ਲਈ ਸੀ ਬਾਅਦ ਵਿਚ ਇਸ ਨੂੰ ਕਿਲ੍ਹੇ ਦੀ ਪੁਰਾਣੀ ਇਮਾਦਤਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਜਿਸ ਨੂੰ ਲਾਲ ਪਾਤਰਾਂ ਵੀ ਕਿਹਾ ਜਾਂਦਾ ਹੈ ਅਤੇ ਇਹ ਬੀਹ ਸਾਲਾਂ ਤੱਕ ਹੀ ਉੱਥੇ ਹੀ ਰਹੀ ਸੀ ਅਤੇ ਇਸ ਇਮਾਰਤ ਨੂੰ ਅਸੁਰੱਖਿਅਤ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਹਾਊਸਿੰਗ corporation ਦੁਵਾਰਾ ਤੀਨ ਲੱਖ ਅਸੀਂ ਹਜ਼ਾਰ ਰੁਪਏ ਦੀ ਲਾਗਤ ਨਾਲ library ਲਈ ਇੱਕ ਨਵੀਂ ਇਮਾਰਤ ਬਨਾਈ ਗਈ ਸੀ library ਦੀ ਨਵੀਂ ਇਮਾਰਤ ਦਾ ਉਦਘਾਟਨ ਡਾਕਟਰ ਜੀ. ਏਸ. ਅਜਨੋਲਾ ਆਈ. ਪੀ. ਐੱਸ. ਏ. ਡੀ. ਜੀ. ਪੀ. ਅਤੇ ਸਤਿਕਾਲੀ ਡਾਇਰੈਕਟਰ ਪੀ. ਪੀ. ਏ. ਫਿਲੌਰ ਨੇ ਚੋਵੀ ਮਾਰਚ ਦੋ ਹਜਾਰ ਚਾਰ ਨੂੰ ਕੀਤਾ ਸੀ ਇਹ ਸਾਰੀਆਂ ਆਧੁਨਿਕ ਸਹੂਲਤਾਂ ਨਾਲ less ਹੈ ਇਸ ਵਿਚ ਇੱਕ ਵੱਖਰਾ ਰਸਾਲਾ ਭਾਗ ਸੀਨੀਅਰ ਅਧਿਕਾਰੀਆਂ ਲਈ reading ਹਾਲ ਅਤੇ staff ਅਤੇ ਸਿਖਿਆਰਥੀਆਂ ਲਈ ਬਹੁਤ ਸਾਰੀਆਂ ਥਾਵਾਂ ਹਨ ਵੱਖ ਵੱਖ ਵਿਸ਼ਿਆਂ ਚ ਤਕਰੀਬਨ ਚਾਲੀ ਦੋਸੋਂ ਚਾਲੀ ਕਿਤਾਬਾਂ ਤੋਂ ਇਲਾਵਾਂ ਲਗਭਗ ਤੀਹ ਪ੍ਰਤੀਕਾਮਾ ਅਤੇ ਵੱਖ ਵੱਖ ਭਾਸ਼ਾਵਾਂ ਦੇ ਰਸਾਲਿਆਂ ਨੂੰ ਵੀ ਪਾਠਕਾਂ ਅਤੇ ਮਹੀਨੇ ਵਾਰ ਦੇ ਅਧਾਰ ਤੇ ਉਪਲੱਭਧ ਕੰਮ ਕਰਵਾਇਆ ਜਾਂਦਾ ਹੈ ਸੰਗ੍ਰਹਿ ਵਿਚ ਹੀ ਹਾਲ ਵਿਚ ਹੀ ਬਾਨਵੇ ਨਵੇਂ ਆਗਮਣੇ ਸ਼ਾਮਿਲ ਕੀਤੇ ਗਏ ਹਨ ਅਧਿਕਾਰੀਆਂ ਅਤੇ ਸਾਰਥੀਆਂ ਦੀ ਮੰਗ ਚ ਸਮੇਂ ਸਮੇਂ ਨਵੀਂਆਂ ਕਿਤਾਬਾਂ ਰਸਾਲਿਆਂ ਦੀ ਖ਼ਰੀਦ ਵੀ ਕੀਤੀ ਜਾਂਦੀ ਹੈ record ਅਨੁਸਾਰ ਪੁਸਤਕਾਂ ਵਿਚ ਵੱਖ ਵੱਖ ਪੁਸਤਕਾਂ ਪ੍ਰਾਪਤੀ ਫਲੋਰ ਉਨੀਸੋ ਛਿਆਠ ਤੋਂ ਪੂਰੀ ਤਰਾਹ ਕੰਮ ਕਰ ਰਿਹਾ ਹੈ ਇਹ registered ਹੈ ਅਤੇ ਪੰਜਾਬ ਰਾਇਫ਼ਲ shooting association ਨਾਲ ਸੰਬੰਧਿਤ ਹੈ ਜੋ ਕਿ again ਸ਼ਿਲੇ ਰਾਈਫਲ association of India ਨਾਲ ਸੰਬੰਧਿਤ ਹੈ ਰਣਜੀਤ ਰਾਇਫ਼ਲ ਕਲੱਬ ਪੰਜਾਬ ਪੂਲਿਸ academy shooting range ਤਕਨੀਕੀ ਰਹਿਣ ਦੀ ਵਿਵਸਥਾ ਦੂਰੀ ਅਤੇ ਸਮੁੱਚੇ layout ਮਾਹੌਲ ਦੀ ਰੋਸ਼ਨੀ ਲਈ ਵੀ ਸਬ ਤੋਂ ਵਧੀਆ ਹੈ ਰਣਜੀਤ ਰਾਈਫ਼ਲ ਕਲੱਬ ਇਕਲੌਤਾ ਨਿਸ਼ਾਨਾ ਲਵਾਉਣ ਲਈ ਦੋ ਰਾਸ਼ਟਰੀ ਪਦ ਦੇ ਨਿਸ਼ਾਨੇ ਨੂੰ coaching camp ਦੀ ਮੇਹਜ਼ਬਾਨੀ ਕਰਦੀ ਹੈ ਜਿਸ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਚੁਣਿਆ ਜਾਂਦਾ ਹੈ Hello ਜ਼ੋਯਾ ਕੀ ਹਾਲ ਆ ਮੈਂ ਵੀ ਠੀਕ ਠਾਕ ਕੀ ਕਰਦੀ ਆ ਮੈ ਕੁੱਛ ਵੀ ਨੀ ਵਿਹਲੀ ਬੈਠੀ ਸੀ